ਚਲੋ ਫੇਰ ਮਿਲਦੇ ਆ ਠੀਕ ਏ thank you ਜੀ

hello

ਵਧੀਆ ਏ ਜੀ ਠੀਕ ਠਾਕ ਤੁਸੀਂ ਸੁਨਾਓ

ਮੈਂ ਜੀ ਬੱਸ ਮੈਂ ਤਿਆਰ ਹੋ ਰਹੀ ਸੀਗੀ ਵਿਆਹ ਜਾਣਾ ਸੀ ਮੇਰੇ ਮਾਮੇ ਦੀ ਬੇਟੀ ਦਾ ਵਿਆਹ ਸੀਗਾ ਦੇ ਵਿਆਹ ਦੇ ਵਿੱਚ ਜਾਣ ਦੀਆਂ ਤਿਆਰੀਆਂ ਪਹਿਲਾਂ ਤਾਂ ਹਫਤਾ ਹੋ ਗਿਆ ਸੀ ਸਾਨੂੰ ਤਕਰੀਬਨ ਤਿਆਰੀਆਂ ਕਰਦਿਆਂ ਨੂੰ ਤੁਹਾਨੂੰ ਪਤਾ ਹੀ ਏ ਕਿੰਨੇ ਕੰਮ ਹੁੰਦੇ ਨੇ ਵਿਆਵਾਂ ਤੇ ਤਿਆਰੀਆਂ ਕਰਨੀਆਂ

ਅੱਛਾ ਹੋ ਗਈਆਂ ਤਿਆਰੀਆਂ ਸਾਰੀਆਂ ਹਾਂਜੀ ਬੱਸ ਸੂਟ ਸਾਟ ਜੇ ਕਰਲੇ ਨੇ ਫ਼ਿਰ press ਕਰਵਾਲਿਆ ਨੇ ਸਾਰਾ ਕੁੱਝ ਕਰਾ ਕਰਾਲਿਆ ਹੁਣ ਬੱਸ ਇੱਦਾਂ ਏ ਹੁਣ ਤੇ function ਮੈਂ ਇੱਕ ਦਿਨ ਪਹਿਲਾਂ ਜਾਵਾਗੀ ਤੇ ਉਹ ਅੱਬਲ ਤੇ ਹੁਣ ਅੱਜਕਲ ਏਹਦਾ ਦਾ ਹੋਇਆ ਪਇਆ ਕੇ ਹਨਾ ਆਪਾਂ ਟੇਮ ਤੇ ਟੇਮ ਜਾਨੇ ਹਾਂ ਪਰ ਮੈਨੂੰ ਉਹਨਾ ਦਾ ਫੋਨ ਆਈ ਜਾ ਰਿਹਾ ਬਾਰ ਬਾਰ ਕਹਿੰਦੇ ਕੇ ਦੀਦੀ ਅੱਜ ਹੀ ਆਓ ਤੁਸੀਂ ਤੇ ਉਹ ਤਾਂ ਸਗੋਂ ਮੇਰੇ ਨਲ ਨਰਾਜ਼ ਸੀਗੇ ਕੇ ਦੀਦੀ ਚਾਰ ਦਿਨ ਪਹਿਲਾਂ ਆਂਦੇ ਤੁਸੀਂ ਹਨਾ ਸਾਡੇ ਨਾਲ ਆਪਾਂ ਇੱਕਠੇ ਆਪਾਂ shopping ਕਰਦੇ ਸੀ ਜਾਂ ਕੁੱਝ ਮਹਿੰਦੀ ਮੁਹਦੀ ਲਵਾਂਣ ਜਾਣਾ ਸੀਗਾ ਤੇ ਮੈਂ ਸਗੋਂ ਮੈਂ ਕਿਹਾ ਮੇਰਾ ਕੰਮ ਹੀ ਇੱਦਾਂ ਏ ਕਿ ਮੇਰੇ ਤੋਂ ਆਇਆਂ ਨਹੀਂ ਗਿਆ ਹੈਗਾ ਚਲੋਂ ਅੱਜ ਵੀ ਮੈਂ time ਤੇ ਪਹੁੰਚ ਜਾਵਾਂ ਬੱਸ ਇੰਨਾ ਹੀ ਬਹੁਤ ਏ ਹੁਣ ਤੇ ਇੱਕ ਤਾਂ time ਨਹੀਂ ਹੁੰਦਾ ਹੈਗਾ ਕਿ ਇੱਕ ਬੱਸ ਵਿਆਹ ਇਹੇ ਜੇ ਏ ਪਹਿਲੇ ਵਿਆਹ ਵਿੱਚ ਬੜਾ ਮਜਾਂ ਆਉਦਾਂ ਸੀ ਹਫ਼ਤਾ ਹਫ਼ਤਾ ਦੱਸ ਦੱਸ ਦਿਨ ਰੋਣਕਾਂ ਲੱਗਿਆਂ ਰਹਿੰਦੀਆਂ ਹੁੰਦੀਆਂ ਸੀ ਹਾਂਜੀ ਹੁਣ ਕੰਮ ਦੇ ਹਿਸਾਬ ਨਾਲ ਵੇਖੋ ਹੁਣ ਨਿੱਕਲਿਆਂ ਵੀ ਨਹੀਂ ਜਾਂਦਾ ਹੈਗਾ ਤੇ ਹੁਣ ਸਭ ਦੇ ਕੰਮਕਾਰ ਇੱਦਾਂ ਦੇ ਹੋਏ ਪਏ ਨੇ ਕ਼ ਹੁਣ ਉਹ enjoy ਹੁੰਦਾ ਹੀ ਨਹੀਂ ਹੈਗਾ ਵਿਆਹਾਂ ਚ ਵੀ ਬੱਸ ਜਾਓ ਤੇ ਭੱਜ ਦੋੜ ਹੀ ਏ ਹਰੇਕ ਥਾਂ ਤੇ ਹੁਣ ਤੇ

ਤੇ ਉਹ ਬਿਸਤਰੇ ਇੱਕਠੇ ਕਰਦੇ ਹੁੰਦੇ ਸੀ ਲੋਕਾ ਦੇ ਘਰ ਚ

ਤੇ ਹਾਂ ਜਾਂ ਤੇ ਥੱਲੇ ਆਸਨ ਵਸਾ ਲੈਂਦੇ ਹੁੰਦੇ ਸੀ ਜਾਂ ਮੱਜ਼ੇ ਵਸਾਉਦੇ ਹੁੰਦੇ ਸੀ ਕਈ ਬਜ਼ੁਰਗ ਮੰਜੇ ਤੇ ਹੀ ਸੋਂਦੇ ਹੁੰਦੇ ਸੀ but ਇਹ ਨਾ ਮਤਲਬ time pass ਐੱਨਾ ਹੁੰਦਾ ਸੀ ਕਿ ਇੱਕ ਦਿਨ ਚ ਆਂ ਕਰਨਾ ਇੱਕ ਦਿਨ ਚ ਆਂ ਕਰਨਾ ਸਾਰੇ ਕੰਮ ਹੋ ਜਾਂਦੇ ਸੀ ਹਾਂਜੀ ਹੁਣ ਉਹਨੇ ਚਾਹ ਚੁਹ ਹੀ ਨਹੀਂ ਹੈਗੇ ਆਪਾਂ ਨੂੰ ਪਹਿਲੇ ਤਾਂ ਚਾਹ ਸ਼ੋਂਕ ਹੁੰਦੇ ਸੀਗੇ ਹਨਾ ਆਪਾਂ ਜਾਵਾਗੇ ਨਾਨਕੇ ਵਿਆਹ ਜਾਕੇ ਹੁਣ ਮੈਂ ਵੀ ਜਿਵੇਂ ਅੱਜ ਨਾਨਕੇ ਜਾਣਾ ਏ ਜਦੋਂ ਪਹਿਲਾਂ ਜਾਂਦੇ ਹੁੰਦੇ ਸੀ ਨਾ ਨਾਨਕੇ ਹੁਣ ਤੇ ਚਲੋਂ ਹਨਾ ਆਪਣੀ marriage ਹੋਗੀ ਤਾਂ ਕਰਕੇ ਮੈਂ ਵੀ ਆਪਣੀ ਗ੍ਰਸਤੀ ਚ ਪੈ ਗਏ ਜਦੋਂ ਅਸੀਂ ਛੋਟੋ ਹੁੰਦੇ ਸੀਗੇ ਜਦੋਂ ਕਿਸੇ ਦਾ ਮੇਰੇ ਮਾਮਿਆਂ ਮੁਮੀਆਂ ਦਾ ਹੁਣ ਤੇ ਚਲੋਂ ਅੱਗੋ ਮਾਮਿਆਂ ਦੇ ਬੱਚਿਆਂ ਦੇ ਵਿਆਹਾ ਆ ਗਏ ਨੇ ਤੇ ਜਦੋਂ ਮੇਰੇ ਮਾਸੀਆਂ ਦੇ ਵਿਆਹ ਹੁੰਦੇ ਸੀ ਜਾਂ ਕੁੱਝ ਸੀ ਹਾਏ ਹਾਏ ਉਹਨਾ ਦਿਨਾਂ ਦੀਆਂ ਰੋਣਕਾਂ ਤਾਂ ਸੱਚੀ ਗੱਲ ਵਾਕੇ ਤੁਸੀਂ ਮੈਂਨੂੰ ਉਹ ਯਾਦ ਕਰਵਾ ਦਿੱਤਾ ਏ ਤੇ ਉਹਦੋ ਤੇ ਮੈਂ ਹੱਫ਼ਤਾ ਪਹਿਲੇ ਦੋ ਹਫ਼ਤੇ ਪਹਿਲਾਂ ਹੀ ਮੰਮੀ ਔਰਾ ਦੇ ਨਾਲ ਚਲੇ ਜਾਣਾ ਏ ਬੱਸ ਅਸੀਂ ਉਥੇ ਹਨਾ ਮਤਲਬ ਕੇ ਵਧੀਆ ਬੱਚਿਆਂ ਦੇ ਨਾਲ ਸਾਰੇ ਰੱਲ ਮਿਲ ਕੇ ਹਨਾ ਆਪਾਂ ਆਂ ਵੀ ਕੰਮ ਕਰਨਾ ਏ ਆਪਾਂ ਆਵੀ ਕਰਨਾ ਏ ਇੱਧਰੋ ਭੱਜ ਉੱਧਰੋ ਭੱਜ ਆ ਚੀਜ ਲੈਕੇ ਆਉਣੀ ਏ ਉਹ ਚੀਜ ਲੈਕੇ ਆਉਣੀ ਏ ਹਨਾ ਬਹੁਤ ਮਜ਼ੇ ਹੁੰਦੇ ਸੀ ਉਹਦੋ ਨਾ ਹੁਣ ਤੇ ਹੁਣ ਤੇ ਐਵੇ ਟੇਮ ਤੇ ਟੇਮ ਜਾਈਦਾ ਏ

ਹੁਣ ਤਾਂ ਪਹਿਲੇ ਤਾਂ ਹਫ਼ਤਾ ਉਹਨਾ ਨੂੰ ਹਲਵਾਈ ਨੂੰ ਬਠਾ ਲੈਂਦੇ ਹੁੰਦੇ ਹਾਂਜੀ ਹਫ਼ਤਾ ਪਹਿਲਾਂ ਹਲਵਾਈ ਬੈਠ ਜਾਂਦਾ ਹੁੰਦਾ ਸੀ ਘਰੇ ਤੇ ਬੜੀਆਂ ਰੋਣਕਾਂ ਪੰਜ ਛੇ ਮੇਰੇ ਮਾਮੇਂ ਸੀਗੇ ਤੇ ਸਾਰੇ ਫ਼ਿਰ ਇੱਕ ਘਰ ਵਿੱਚ ਰੋਟੀ ਕੱਠੇ ਹੀ ਕੱਠਾ ਹੀ ਕੰਮ ਹੁੰਦਾ ਸੀ ਜਾਂ ਕੁੱਝ ਵੀ ਏ ਹਨਾ ਤੇ ਸਭ ਦੇ ਰਿਸ਼ਤੇਦਾਰ ਲੈਂਦਾ ਸਭ ਦੇ ਆਨਾ ਏ ਰਿਸ਼ਤੇਦਾਰ ਵੀ ਬਹੁਤ ਦੂਰ ਦੂਰ ਤੱਕ ਰਿਸ਼ਤੇਦਾਰ ਆਉਦੇ ਹੁੰਦੇ ਸੀਗੇ ਤੇ ਹੁਣ ਤੇ ਰਿਸ਼ਤੇਦਾਰ ਵੀ ਦੇਖੋ ਪੂਰੇ ਪੂਰੇ ਜ਼ੇ main ਨੂੰ ਬੁਲਾਦੇ ਨੇ ਹਾਂ ਨਹੀਂ ਪਹਿਲੇ ਪਤਾ ਕਿਹਾ ਸੀ ਇੱਕ ਤਾਂ ਮਤਲਬ ਕੇ ਕੋਈ ਇਹਨਾ ਦਾ ਉਹ ਚੀਜਾਂ ਨਹੀਂ ਹੁੰਦੀਆਂ ਸੀ ਜੋ ਅੱਜ ਕੱਲ ਏ ਪਹਿਲੇ ਤਾਂ ਜਿਵੇਂ ਦਾਲ ਰੋਟੀ ਖਲਾਤੀ ਖ਼ੁਸ ਹੋਕੇ ਚੱਲੇ ਜਾਂਦੇ ਸੀ ਸਾਰਾ ਪਰਿਵਾਰ

ਅੱਗੇ ਤਾਂ ਬੱਸ ਇਹੀ ਚੀਜਾਂ ਹੁੰਦੀਆਂ ਸੀ ਅਸੀਂ ਤਾਹੀ ਤਾਂ ਹੱਫ਼ਤਾ ਹੱਫ਼ਤਾ ਦਸ ਦਸ ਦਿਨ ਰਹਿ ਲੈਂਦੇ ਹੁੰਦੇ ਸੀ ਬਰਾਤ ਵੀ ਕਈ ਵਾਰੀ ਤਿੰਨ ਚਾਰ ਦਿਨ ਰਹਿ ਲੈਂਦੀ ਹੁੰਦੀ ਸੀ ਹਾਂਜੀ ਉਦੋਂ ਨਾ ਐਨੀਆਂ ਮਹਿੰਗੀਆਂ ਨਹੀਂ ਸੀ ਹੈਗੀਆਂ ਉਹਦੋ ਰੱਖਣੇ ਵੀ ਆਸਾਨ ਸੀ ਸਾਰਾ ਕੁੱਝ ਮਤਲਬ ਕਿ ਬਹੁਤ ਵਧੀਆ ਸੀਗਾ

ਹੁਣ ਦੇਖ ਸਾਡੇ ਨਾ ਰਿਸ਼ਤੇਦਾਰੀ ਚ ਵਿਆਹ ਹੋਇਆ ਸੀ ਕਿਸੇ ਦਾ

ਮਤਲਬ ਕਿ ਪੁਰਾਣੇ ਪੁਰਾਣੇ ਚ ਗੱਲਾਂ ਸੁਣੀਆਂ ਹੋਈਆਂ ਏ ਆਪਣੀ ਸੱਸ਼ ਮਾਂ ਕੋਲ ਇਹ

ਉਹ ਕਹਿੰਦੀ ਸਾਡੇ ਨਾ ਮੇਰੇ ਮੇਰੇ ਜੇਠ ਦਾ ਵਿਆਹ ਹੋਇਆ ਸੀ ਇਹ ਨਾ ਬਰਾਤ ਨਾ ਕਾਫ਼ੀ ਦੂਰ ਗਈ ਸੀ

ਉਹ ਗੱਡੀ ਚ ਮਤਲਬ ਕਿ ਵਿਆਹ ਕੇ ਲਿਆ ਸੀ ਗੱਡੀ ਚ ਵਿਆਹ ਕੇ ਲਿਆ ਕੇ ਨਾ ਤੇ ਉਹ ਉਥੇ ਰਿਕਸ਼ਾ ਕਰ ਲਿਆ

station ਤੋ ਰਿਕ੍ਸੇ ਤੇ ਬਹੂ ਨਵੀਂ ਆਈ ਸੀ ਅੱਛਾ ਜੀ ਰਿਕਸ਼ੇ ਚ ਨੂਹ ਹੋਰ ਕਿਆ ਵਧੀਆ ਏ ਪਹਿਲੇ time ਚ ਵਾਕਿਆਂ ਹੀ ਬਹੁਤ ਵਧੀਆ ਰਿਹਾ ਹੁਣ ਤੇ ਹਾਈ ਵਧੀਆ ਗੱਡੀ ਕਿਹੜੀ ਆਈ ਏ ਬਰਾਤ ਵਿੱਚ ਗੱਡੀ ਗੱਡੀ ਕਿਹੜੀ ਆਈ ਏ ਹੁਣ ਤੇ ਇਹ ਦੇਖਦੇ ਨੇ ਸਭ ਤੋਂ ਪਹਿਲਾਂ ਬੱਚੇ ਵੀ ਉਹਦੀ ਬਰਾਤ ਵਿੱਚ ਕਿਹੜੀ ਗੱਡੀ ਚ ਆਈ ਏ

ਸਹੀਂ ਗੱਲ ਏ ਪਰ ਹੁਣ ਤੇ ਗੱਲ ਇਹ ਸਿਰਫ਼ ਖਾ ਪੀ ਕੇ ਵੀ ਲੋਕ ਕਹਿਣ ਲੱਗ ਜਾਂਦੇ ਏ ਲੱਖਾਂ ਦਾ ਹੁਣ ਪੇਲਸ ਅੱਗੇ ਲੋਕੀ ਦੇਖਲੋ ਵਿਆਹ ਕਰਦੇ ਸੀ ਘਰਾਂ ਵਿੱਚ ਟੇਂਟ ਲਾ ਕੇ ਕਰ ਦਿੰਦੇ ਸੀਗੇ ਹਨਾ ਤੇ ਵਧੀਆ ਖਾਣ ਪੀਣਾ ਵੀ ਵਧੀਆ ਮਿਲਦਾ ਸੀ ਐਨ ਵਧੀਆ ਖਾਣਾ ਪੀਣਾ ਹੁਣ ਵੇਖੋ ਉਥੇ ਜਿਥੋ ਜਦੋਂ ਆਪਾਂ palace ਕਰਦੇ ਹਾਂ palace ਨੂੰ ਚਾਰ ਪੰਜ ਲੱਖ ਚ palace ਹੁੰਦਾ ਏ ਖਾਨਾ ਪੀਣਾ ਉਹਨਾ ਦਾ ਰੱਖ ਦਿੰਦੇ ਤੇ ਖਾਨਾ ਪੀਣ ਦਾ ਸਮਾਨ ਸਾਰਾ ਉਹਨਾ ਦਾ ਹੁੰਦਾ ਏ palace ਆਲਿਆਂ ਦੀ ਜ਼ਿਮੇਵਾਰੀ ਹੁੰਦੀ ਏ ਤੇ ਉਹਨਾ ਨੇ ਆਪਣੀ ਮਰਜੀ ਫ਼ਿਰ ਆਪਣੀ ਮਰਜੀ ਨਾਲ ਘਟੀਆਂ ਚੀਜ ਬਣਾਣ ਵਧੀਆ ਬਣਾਣ ਉਹ ਆਪਾਂ ਨੂੰ ਕਿ ਪਤਾ ਏ ਹਨਾ ਉਹਨਾ ਨੇ ਵਿੱਚ ਕਿ ਪਾਣਾ ਏ ਕਿ ਨਹੀਂ ਪਾਣਾ ਅੱਗਲੇ ਨੇ ਆਪਣਾ ਪੈਸਾ ਬਚਾਉਣਾ ਏ

ਘੱਟ ਗਿਆ ਸੀ ਕੰਮ ਜਾਂ ਕੁੱਝ ਵੀ ਪਲੇਟਾਂ ਇੰਨੀਆਂ ਪਲੇਟਾਂ ਦੇ ਹਿਸਾਬ ਵੇਖੋ palace ਵਿੱਚ ਕੰਮ ਹੁੰਦਾ ਏ ਅੱਜ ਕੱਲ ਵਿਆਹਾਂ ਵਿੱਚ ਤੇ ਪਲੇਟਾਂ ਦੇ ਇੰਨੀ ਮਹਿੰਗੀ ਪ੍ਲੇਟ ਏ ਤੇ ਪਲੇਟ ਵੇਖ੍ਲੋ ਬੱਚੇ ਨਾ ਪਹਿਲਾਂ ਪਹਿਲਾਂ ਤਾਂ ਵੇਖੋ ਪਲੇਟਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਹੁੰਦਾ ਹੁਣ ਅੱਜ ਕੱਲ ਦੇਖੋ ਵਿਆਹ ਤੇ ਜਾਣੇ ਆਂ ਕੇ ਆਪਣੇਂ ਦੋ ਬੱਚੇ ਨਾਲ ਲੈਕੇ ਵੀ ਗਏ ਆਂ ਰਿਸ਼ਤੇਦਾਰ ਵੀ ਇਹ ਦੇਖਦੇ ਨੇ ਕਿ ਇਹਨਾ ਬੱਚਿਆ ਨੇ ਪਲੇਟ ਤਾਂ ਨਹੀਂ waste ਕੀਤੀ ਹੈਗੀ ਵੀ ਪਲੇਟ ਦਾ ਵੀ ਕਾਫ਼ੀ ਮਹਿੰਗਾ ਮੁੱਲ ਪੈਂਦਾ ਪਿਆਂ ਹੁਣ ਤਾਂ ਨਹੀਂ ਪਹਿਲੇ ਪਤਾ ਕਿ ਇਹ ਘਰੇ ਸਾਰਾ ਕੰਮ ਹੁੰਦਾ ਹੁੰਦਾ ਸੀ ਚੀਜਾਂ ਬਹੁਤ ਬੱਚ ਜਾਦੀਆਂ ਹੁੰਦੀਆਂ ਸੀ

ਮਹੀਨਾ ਮਹੀਨਾ ਬੰਦਾ ਖਾਈ ਫ਼ਿਰ ਖਾਈ ਜਾਂਦਾ ਸੀ ਉਹ ਚੀਜਾਂ ਨੂੰ ਅੱਜਕਲ ਤਾਂ ਮਤਲਬ ਖਾਦਾਂ ਵੀ ਨਹੀਂ ਜਾਂਦਾ ਜਿਵੇਂ ਹੁਣ ਚਾਟ ਦਾ ਹੋ ਗਿਆ ਆਪਾਂ ਚਾਟ ਖਾਕੇ ਆਪਾਂ ਰੋਟੀ ਨਹੀਂ ਖਾਵਾਗੇ

ਰੋਟੀ ਨਹੀਂ ਖਾਦੇ ਹੈਗੇ ਆਪਾਂ ਹਨਾ ਤੇ ਉਹ ਤਾਂ ਬਚਿਆ ਤਾਂ ਉਹਨਾ ਨੂੰ ਇਹ ਨਾ ਜਿਹਨਾ ਨੇ ਕਰਿਆ ਇਹ ਉਹ ਤਾਂ ਬਹੁਤ ਕੁੱਝ ਘਰਾਂ ਵਿੱਚ ਢੋਹ ਕੇ ਜਾਂਦੇ ਨੇ ਹੁਣ ਤਾਂ ਇੱਦਾਂ ਹੀ ਏ ਹੁਣ ਬਚਦਾ ਬਚਾਦਾ ਕੁੱਝ ਵੀ ਨਹੀਂ ਹੈਗਾ ਹੁਣ ਤੇ ਬੱਸ ਕੁੱਝ ਨਵੇਂ ਸਿਰੋ ਉਹ ਚੀਜਾਂ ਹੀ ਇੰਨੀਆਂ ਘਟੀਆ ਬਣਾਦੇ ਨੇ ਪਤਾ ਨਹੀਂ ਉਹ ਕਿ ਪਾਂਦੇ ਉਹਨਾ ਦੀ ਜ਼ਿਮੇਵਾਰੀ ਹੁੰਦੀ ਏ ਕੀ ਪਾਂਦੇ ਕੀ ਨਹੀਂ ਪਾਂਦੇ ਕੇ ਆਪਣਾ ਸ਼ਾਮ ਤੱਕ ਘਰ ਆਉਦਿਆਂ ਨੂੰ ਆਪਣਾ ਪੇਟ ਵੀ ਖ਼ਰਾਬ ਆਪਣਾਂ ਸਿਰ ਵੀ ਦਰਦ ਆਪਣਾ ਸਾਰਾ ਕੁੱਝ ਫ਼ੇਰ ਆਪਾਂ ਕਹਿਣੇ ਹਾਂ ਹੁਣ ਉਹ ਚੀਜ ਨਹੀਂ ਆਪਾਂ ਨੂੰ ਅੱਗੇ ਨਾ ਕਰੇ ਉਹ ਚੀਜਾਂ ਆਪਾਂ ਹੱਲਕੀ ਫੁੱਲ੍ਕੀ ਦਾਲ ਰੋਟੀ ਫੁੱਲਕਾ ਬਣਾਕੇ ਖਾਵਾਗੇ ਘਰੇ ਆਕੇ ਤੇ ਵੇਖੋ ਪਹਿਲਾਂ ਦਸ ਦਸ ਦਿਨ ਉਹੀ ਕੁੱਝ ਖਾਈ ਜਾਂਦੇ ਹੁੰਦੇ ਸੀਗੇ ਉਦੋਂ ਕੁੱਝ ਪਤਾ ਵੀ ਨਹੀਂ ਸੀ ਉਦੋਂ ਕੋਈ ਬਿਮਾਰੀਆਂ ਵੀ ਨਹੀਂ ਸੀ ਕੁੱਝ ਵੀ ਨਹੀਂ ਸੀ

ਹੁਣ ਜਿਵੇਂ ਆਪਣਾ ਆਟਾ ਖ਼ਰਾਬ ਹੋ ਜਾਂਦਾ ਏ ਕਈ ਵਾਰ ਹਨਾ

ਤੇ ਉਹ ਪਤਾ ਕਿਆਂ ਕਰਦੇ ਏ ਆਪਾਂ ਤਾਂ ਹੁਣ ਇਥੇ ਸੁੱਟ ਦਿੰਨੇ ਏ ਪਹਿਲੇ ਪਤਾ ਕਿਹਾ ਕਰਦੇ ਸੀ ਉਹਦੇ ਵਿੱਚ ਨਮਕ ਨਹੀਂ ਸੀ ਪਾਕੇ ਉਹਨੂੰ ਕਹਿੰਦੇ ਖਮੀਰੇ ਬਣਾਦੇ ਹੁੰਦੇ ਸੀ ਤਲ ਕੇ

ਉਹ ਚਾਹ ਨਾਲ ਇਹਨੇ ਸੁਆਦ ਲੱਗਦੇ ਸੀ ਨਾ ਸਾਰਿਆਂ ਨੂੰ ਖਿਲਾਹ ਦੇਣੇ ਮਤਲਬ ਕੋਈ ਚੀਜ waste ਨਹੀਂ ਜਾਣ ਦੇਣੀ ਹੁਣ ਗੋਭੀ ਦੇ ਵਿਚੋਂ ਡੱਡਲ ਨਿਕਲਦੇ ਏ

ਸਾਨੂੰ ਖਾ ਖਾ ਕੇ ਬੜੇ ਖ਼ੁਸ਼ ਹੋਏ ਕਹਿੰਦੇ ਸਬਜ਼ੀ ਬੜੀ ਸੁਆਦ ਬਣੀ ਏ ਅਸੀਂ ਕਿਹਾ ਅਸੀਂ ਤਾਂ ਡੱਡਲਾ ਦੀ ਬਣਾਈ ਏ ਅੱਛਾ ਉਹੀ ਚੀਜਾਂ ਨਾ ਪਹਿਲਾਂ ਆਪਾਂ ਘਰੇ ਵਿਆਹ ਕਰਦੇ ਸੀ ਜਦੋਂ ਹਨਾ ਪਹਿਲਾਂ ਘਰੇ ਵਿਆਹ ਹੁੰਦੇ ਸੀ ਤੇ ਸਾਰੀਆਂ ਚੀਜਾਂ ਘਰੇ ਬਚਦੀਆਂ ਸੀ ਤੇ ਘਰੇ ਆਪਾਂ ਉਹ ਚੀਜਾਂ ਨੂੰ ਦਸ ਦਸ ਦਿਨ ਇਸਤੇਮਾਲ ਕਰੀ ਜਾਂਦੇ ਹੁੰਦੇ ਸੀ ਕੇ ਇਹ ਚੀਜ਼ ਤੋਂ ਇਹ ਚੀਜ਼ ਬਣ ਜਾਣੀ ਏ ਇਹ ਚੀਜ਼ ਤੋ ਏਹ ਚੀਜ਼ ਬਣ ਜਾਣੀ ਏ ਹੁਣ ਵੇਖ੍ਲੋ ਆਪਾਂ ਨੂੰ ਪਹਿਲੀ ਗੱਲ ਤਾਂ ਉੱਥੇ ਜਾਨੇ ਹਾਂ ਤੇ ਉੱਥੇ ਪਤਾ ਨਹੀਂ ਹੁੰਦਾ ਆਪਾਂ ਨੂੰ ਇਹ ਲੱਗਦਾ ਉਹ ਚੀਜ਼ਾਂ ਹੀ ਇੰਨੀਆਂ ਘਟੀਆ ਨੇ ਕੇ ਖਾਣ ਦਾ ਵੀ ਮਨ ਨਹੀਂ ਹੁੰਦਾ ਹੈਗਾ ਹੁਣ ਤਾਂ ਤੇ ਜ਼ੇ ਖਾਲਾਗੇ ਤੇ ਫ਼ਿਰ ਆਪਾਂ ਬੀਮਾਰ ਪੈਜਾਂਗੇ ਫ਼ੇਰ ਆਪਾਂ ਇੱਕ ਦਿਨ ਵਿਆਹ ਖਾਕੇ ਆਪਾਂ ਦਸ ਦਿਨ ਦਵਾਈ ਖਾਵਾਗੇਂ ਤਾਂ ਆਪਾਂ ਉੱਠਾਗੇ ਹੁਣ ਆਂ ਕੁੱਝ ਹੋਇਆ ਪਿਆ ਤਾਂ ਕਰਕੇ ਨਾ ਹੁਣ ਉਹ ਮਾਹੋਲ ਜੇ ਰਹੇ ਨਹੀਂ ਗਏ ਹੈਗੇ ਹੁਣ ਨੁਕਸ਼ਾਨ ਜਿਆਦਾ ਹੁੰਦਾ ਮਤਲਬ ਚੀਜਾਂ ਦੀ wasting ਬਹੁਤ ਜਿਆਦਾ

ਹੁਣ ਜਿਵੇਂ ਕਿਸੇ ਨੇ ਚਾਟ ਖਾ ਲਈ ਉਹਨੂੰ ਸੁਆਦ ਨਹੀਂ ਲੱਗੀ ਚੱਕ ਕੇ ਗਈ ਨਾ ਉੱਥੇ

ਉਹ waste ਹੋਗੀ ਹੁਣ ਪਹਿਲੇ ਜਮਾਨੇ ਚ ਏਹ ਜੀਆਂ ਚੀਜਾਂ ਹੈਨੀ ਨਹੀਂ ਸੀ ਬਿਲਕੁਲ ਵੀ

ਦਹੀਂ ਹੋ ਜਾਂਦੀ ਦੁੱਧ ਚੀਜਾਂ ਇਹ ਜੀਆਂ ਚੀਜਾਂ ਹੋ ਜਾਦੀਆਂ ਸੀ ਹਨਾ

ਤੇ ਹੁਣ ਤਾਂ ਬਹੁਤ ਬੁਰਾ ਹਾਲ ਏ ਹੁਣ ਤਾਂ ਨੁਕਸ਼ਾਨ ਵੀ ਉਹਨਾ ਹੀ ਹਾਂ ਤੇ ਉਹ ਬੰਦੇ ਦਾ ਵੀ ਨੁਕਸ਼ਾਨ ਏ ਤੇ ਚੀਜਾਂ ਦਾ ਵੀ

ਚੀਜਾਂ ਦਾ ਵੀ ਨੁਕਸ਼ਾਨ ਏ ਉਹੀ ਚੀਜਾਂ ਚ ਵੀ ਮਿਲਾਵਟਾਂ ਆਂ ਗਈਆਂ ਤੇ ਹੁਣ ਨੁਕਸ਼ਾਨ ਅਹ ਸਿਹਤਾ ਵੀ ਖ਼ਰਾਬ ਨੇ ਹੁਣ ਡਾਕਟਰਾਂ ਤੇ ਜਾਓ

ਤੇ ਉਹਦੇ ਨਾਲ ਆਪਣਾਂ ਫ਼ੇਰ ਨੁਕਸ਼ਾਨ ਆਪਣਾਂ ਵੀ ਹੈਗਾ ਏ ਪੈਸੇ ਦਾ ਵੀ ਨੁਕਸ਼ਾਨ ਏ ਉਹੀ ਤਾਂ ਹੈ ਕਹਿੰਦੇ ਪੁਰਾਣੇ ਜਮਾਨੇ ਵਿਆਹ ਬਹੁਤ ਵਧੀਆ ਹੁੰਦੇ ਸੀ

ਉਹ ਮਿਠਾਈਆਂ ਖਾਈ ਜਾਣੀਆਂ ਕੁੱਝ ਨਹੀਂ ਹੁੰਦਾ ਸੀ ਕਹਿੰਦੇ ਪਹਿਲੇ ਮਤਲਬ ਮਿਲਾਵਟ ਨਹੀਂ ਸੀ ਕਿਸੇ ਚੀਜ਼ ਦੀ ਹੁਣ ਉਹ ਜਿਹੜੇ ਤੁਸੀਂ ਸ਼ੱਕਰਪਾਰੇ ਹੈਨਾ ਮਿੱਠਾਈ ਤੇ ਜਿਹੜਾ ਉਹ ਆਪਾਂ ਦੇਖੋ ਕਿੰਨਾ ਵਧੀਆ ਕਿੰਨੇ ਕਿੰਨੇ ਦਿਨ ਮਹੀਨਾ ਮਹੀਨਾ ਦੋ ਦੋ ਮਹੀਨੇਂ ਮਿੱਠਾਈ ਨਹੀਂ ਸੀ ਘਰ ਚੋ ਮੁੱਕਦੀ ਹੁੰਦੀ ਵਿਆਹ ਕਰਕੇ ਵਿਆਹ ਕਰਕੇ ਜਦੋਂ ਵਿਆਹ ਕੇ ਆਂ ਜਾਂਦੇ ਹੁੰਦੇ ਸੀ ਜਾਂ ਕੁੱਝ ਵੀ ਕਿੰਨੇ ਨਾਨਕੇ ਦਿੰਦੇ ਹੁੰਦੇ ਸੀ ਹਨਾ ਭੂਆ ਨੂੰ ਕਿੰਨੀਆਂ ਕਿੰਨੀਆਂ ਮਿਠਾਈਆਂ ਦਿੰਦੇ ਹੁੰਦੇ ਸੀ ਹੁਣ ਉਹ ਜਿਹੜੇ ਸੱਕਰਪਾਰੇ ਆਪਾਂ ਲੈਕੇ ਤੇ ਆਈ ਏ ਜਿਹੜੀ ਭਾਜ਼ੀ ਲੈਕੇ ਆਈਏ ਉਹੀ ਇੱਕ ਦੋ ਦਾਣੇ ਹੀ ਉਹਨਾ ਦੇ ਮੂੰਹ ਚ ਪਾਲੋ ਤੇ ਗਲਾ ਖ਼ਰਾਬ ਹੋ ਜਾਂਦਾ ਪਤਾ ਨਹੀਂ ਉਹਦੇ ਵਿੱਚ ਕਿ ਮਿਲਾ ਹੁੰਦਾ ਕਿ ਮਿਲਾਵਟ ਏ ਕਿਸ ਤਰ੍ਹਾਂ ਦੀ ਹੁਣ ਗਲਾ ਮਿੰਟ ਚ ਖ਼ਰਾਬ ਹੋ ਜਾਂਦਾ ਹੁਣ ਤਾਂ ਬੀਮਾਰ ਹੋ ਜਾਈਦਾ ਮਿਠਾਈ ਖਾਕੇ ਵੀ ਸਾਡੇ ਗੁਆਢੀਆਂ ਦੇ ਨਾ ਦੇਖਿਓ ਮਿਠਾਈ ਆਈ ਸੀ ਇੱਕ ਵਾਰ ਐਡਾ ਲੱਡੂ ਦੇਖੀ ਬਹੁਤ ਬੜਾ ਸਾਰਾ ਲੱਡੂ ਹਾਂਜੀ ਅਸੀਂ ਪਹਿਲੇ ਬਣਾਦੇ ਹੁੰਦੇ ਸੀ ਉਹ ਲੱਡੂ ਵੱਡਾ ਲੱਡੂ ਮਤਲਬ ਕੇ ਜਿਹੜੀ ਭੂਆਂ ਨੂੰ ਦੇਣਾ ਏ ਜਾਂ ਨਾਨਕੇ ਨੂੰ ਦੇਣਾ ਏ ਤੇ ਵੱਡੇ ਲੱਡੂ ਹੁੰਦੇ ਸੀਗੇ ਉਹ ਅਹ ਆਮ ਜਿਹੜੇ ਸੀਗੇ ਸਾਰੇ ਰਿਸ਼ਤੇਦਾਰਾ ਨੂੰ ਤਾਂ ਛੋਟੇ ਲੱਡੂ ਦਿੰਦੇ ਸੀ ਉਹ ਇੱਕ ਵੱਡਾ ਲੱਡੂ ਮਤਲਬ ਕੇ main ਰਿਸ਼ਤੇਦਾਰੀ ਨੂੰ ਦਿੱਤਾ ਜਾਂਦਾ ਸੀਗਾ ਪਹਿਲੀਆਂ ਮਿਠਾਈਆਂ ਸੱਚੀ ਖਾਕੇ ਨਾ ਬੰਦਾ ਖ਼ੁਸ਼ ਹੋ ਜਾਂਦਾ ਸੀ ਹੁਣ ਤਾਂ ਦਿੰਦਾ ਹੀ ਮਸਾਂ ਇੱਕ ਇੱਕ ਡੱਬਾ ਹੀ ਆਂ ਉਹ ਵੀ ready made ਮਿਠਾਈ ਲੈ ਆਉਂਣੇ ਏ ਉਹੀ ਤਾਂ ਚਿੰਤਾਂ ਮੈਂ ਦੱਸ ਰਹੀ ਹਾਂ ਕਿ ਹੁਣ ਤੇ ਉਹ ਸ਼ੱਕਰਪਾਰੇ ਵੀ ਖਾਂਕੇ ਤੇ ਬੰਦਾ ਬੀਮਾਰ ਹੋ ਜਾਂਦਾ ਏ ਤੇ ਪਹਿਲਾਂ ਤਾਂ ਵੇਖੋ ਅਹ ਆਪਾਂ ਘਰ ਘਰ ਦੀਆਂ ਮਿਠਾਈ ਘਰ ਦੀ ਸਾਰਾ ਕੁੱਝ ਘਰ ਦਾ ਲੱਡੂ ਘਰ ਦੇ ਹੁੰਦੇ ਸੀਗੇ ਮਿਠਾਈ ਘਰ ਦੀ ਹੁੰਦੀ ਸੀ ਸਾਰੀਆਂ ਮਿਠਾਈਆਂ ਘਰ ਦੀਆਂ ਬਣਦੀਆਂ ਸੀਗੀਆਂ ਤੇ ਉਹ ਵਧੀਆ pure ਵੀ ਹੁੰਦੀਆਂ ਸੀਗੀਆਂ ਤੇ ਉਹ ਖਾਕੇ ਬੀਮਾਰ ਵੀ ਨਹੀਂ ਸੀ ਹੁੰਦੇ ਹੁਣ ਉਹ ready made ਜਿਹੜਾ ਬਾਜ਼ਾਰ ਤੋਂ market ਚੋ ਲਿਆਣੀਆਂ ਉਹਨਾ ਨੇ ਪਤਾ ਨਹੀਂ ਕੀ ਪਾਇਆ ਹੁੰਦਾ ਕਿ ਨਹੀਂ ਪਾਇਆ ਹੁੰਦਾ ਕੇ ਉਹ ਖਾਣ ਯੋਗ

ਉਹੀ ਤਾਂ ਕਹਿਣੀ ਹਾਂ ਤਾਂਹੀ ਤਾਂ ਕਹਿਣੇ ਹਾਂ ਪੁਰਾਣਿਆ ਪੁਰਾਣਾ ਰਿਵਾਜ ਹੀ ਆ ਜਵੇ ਹੁਣ ਤਾਂ ਦੁਆਰਾ ਫ਼ੇਰ ਨਹੀਂ ਲੱਗਦਾ ਨਹੀਂ ਉਹ ਕੁੱਛ ਆਂਏਗਾ ਹੁਣ ਤੇ ਅੱਗੇ ਦੀ ਅੱਗੇ ਜਮਾਣਾ ਬਹੁਤ ਅੱਗੇ ਵੱਧ ਚੁੱਕਿਆਂ ਏ ਹੈਨਾ ਪੁਰਾਣਾ ਟੇਮ ਤਾਂ ਨਹੀਂ ਆਉਣ ਲੱਗਾ ਹੁਣ ਵਾਪਿਸ ਪੁਰਾਣੇ ਜਮਾਨੇ ਦੇ ਵਿਆਹ ਵੀ ਬਹੁਤ ਵਧੀਆ ਹੁੰਦੇ ਸੀ ਸੱਚੀ

ਹਮ ਸਾਡੇ ਮੰਮੀ ਹੋਣੀ ਦੱਸਦੇ ਹੁੰਦੇ ਸੀ ਕਹਿੰਦੇ ਤਾਂ ਵਿਆਹ ਅੱਗੇ ਨਾ ਮਤਲਬ ਕੇ ਦੇਖ ਦ੍ਖਿਈਆ ਨਹੀਂ ਹੁੰਦਾ ਸੀ

ਹਾਂਜੀ ਇੱਦਾਂ ਹੀ ਕਰਦੇ ਤੇ ਉਹ ਵਿਆਹ ਵੇਖੋ ਕ਼ਾਮਯਾਬ ਵੀ ਰਹਿੰਦੇ ਸੀਗੇ ਹਾਂ ਬਾਅਦ ਵਿੱਚ ਫ਼ੇਰ ਉਹਨਾ ਨੇ ਸਹੁਰੇ ਕੋਲੋਂ ਘੁੰਡ ਇੱਡਾ ਕੱਢ ਕੇ ਰੱਖਣਾ ਹਾਂਜੀ ਮੇਰੀਆਂ ਮਾਮੀਆਂ ਅਜੇ ਤੱਕ ਵੀ ਘੁੰਡ ਕੱਢ ਦੀਆਂ ਹੁੰਦੀਆ ਸੀ ਮੇਰੇ ਨਾਨਾ ਜੀ ਕੋਲੋਂ ਤੇ ਘੁੰਡ ਕੱਢ ਕੇ ਹੀ ਮਤਲਬ ਕੇ ਉਹਨਾ ਨੇ ਅਹ ਜੇਠਾਂ ਕੋਲ ਵੀ ਕੱਢ ਦੇ ਸੀਗੇ ਅੱਜਕਲ ਤਾਂ ਇਹ ਹੁੰਦਾ ਨਾ ਨੂੰਹ ਦਾ ਪਤਾ ਨਾ ਧੀ ਦਾ ਪਤਾ ਨਾ ਉਹ ਸਹੁਰੇ ਦਾ ਪਤਾ

ਪੂਰੀ ਉਹ ਹੁੰਦੀ ਸੀਗੀ ਹੁਣ ਤਾਂ ਜਮਾਨਾ ਬਹੁਤ ਅੱਗੇ ਲੱਗ ਗਿਆ ਪਹਿਲੇ ਇੱਜਤ ਕਰਦੇ ਸੀ ਹਰੇਕ ਦੀ ਮਤਲਬ ਕੇ ਸ਼ੱਸ਼ ਮਾਂ ਦੀ ਵੀ ਬਹੁਤ ਇੱਜਤ ਹੁੰਦੀ ਸੀ ਸ਼ੱਸ਼ ਮਾਂ ਦੇ ਨੂੰਹ ਸ਼ੱਸ਼ ਮਾਂ ਦੇ ਅੱਗੇ ਵੀ ਨਹੀਂ ਬੋਲ ਸਕਦੀ ਸੀ

ਸਹੁਰੇ ਅੱਗੇ ਪਤਾ ਕਿਹਾ ਬੋਲਣਾ ਨੂੰਹ ਸ਼ੱਸ਼ ਦੇ ਅੱਗੇ ਵੀ ਨਹੀਂ ਬੋਲ ਸਕਦੀ ਸੀ ਹਾਂਜੀ ਸਹੁਰੇ ਦੇ ਨਾਲ ਤੇ ਹੁਣ ਦੇਖੋ ਕੇ ਸੱਸ਼ ਨੂੰਹ ਸਹੁਰਾ ਇੱਕਠੇ ਬੈਠ ਜਾਂਦੇ ਨੇ ਸੋਫ਼ੇ ਤੇ ਇੱਕਠੇ ਬੈਠ ਜਾਂਦੇ ਨੇ ਇੱਕਠੇ bed ਤੇ ਬੈਠੇ ਰਹਿੰਦੇ ਨੇ ਪਹਿਲਾਂ ਤਾਂ ਵੇਖੋ ਸੁਹਰੇ ਦੇ ਜ਼ੇ ਮੰਜੀ ਦੇ ਬੈਠਣਾ ਤਾਂ ਨੂੰਹ ਨੇ ਕੋਲ ਖੜਨਾ ਤੱਕ ਵੀ ਨਹੀਂ ਹੈਗਾ ਨੂੰਹ ਨਹੀਂ ਸੀ ਬੈਠ ਸਕਦੀ ਹੈਗੀ ਉਸ ਮੰਜੇ ਤੇ ਤੇ ਹੁਣ ਤੇ ਸਹੁਰੇ ਦੇ ਨਾਲ ਆਪਾਂ ਫੋਟੋਆਂ ਦੇਖੋ ਕਿੰਨੀਆਂ ਕਿੰਨੀਆਂ ਖਿਚਾ ਕੇ ਪਾਦੇ ਜਾਂ ਕੁੱਝ ਜਮਾਣਾ ਬਹੁਤ ਅੱਗੇ ਲੰਗ ਗਿਆ ਉਹੀ ਤਾਂ ਹੈ ਨਾ ਹੁਣ ਜਿਵੇਂ ਕਹਿੰਦੇ ਸੀ ਦੇਖ ਦਖਿਈਆਂ ਨਹੀਂ ਹੁੰਦਾ ਸੀ ਵਿਆਹ ਕਰ ਦਿੰਦੇ ਸੀ ਕਦੇਂ ਕੁੜੀ ਨਾ ਕੁੜੀ ਬੋਲਦੀ ਸੀ ਨਾ ਮੁੰਡਾ ਬੋਲਦਾ ਸੀ ਜਿਹਾ ਜਾ ਹੋਗਿਆ ਹੋਗਿਆ ਹੈਨਾ ਅੱਜਕਲ ਤਾਂ ਧੱਕਾ ਕਰਕੇ ਦੇਖਲੋ ਅੱਜਕਲ ਕਹਿਣਗੇ ਸਾਨੂੰ ਤਾਂ ਦਿਖਾਇਆਂ ਕਾਤੇ ਨਹੀਂ ਹਾਂਜੀ ਹੁਣ ਤੇ ਬੱਸ ਉਹੀ ਵੀ ਵਿਆਹ ਉਹਨੇ ਚੱਲਦੇ ਵੀ ਨਹੀਂ ਹੁਣ ਹੁਣ ਤੇ ਪਹਿਲਾਂ ਹੀ ਦੇਖਿਆ ਦਿਖਾਇਆ ਹੋਏ ਹੁੰਦੇ ਨੇ ਸਾਰਾ ਕੁੱਝ ਅੱਛਾ ਜ਼ੇ ਆਪਾਂ ਆਪਣੇਂ parents ਦੇ ਹਿਸਾਬ ਨਾਲ ਵੀ ਬੱਚਿਆ ਦੇ ਵਿਆਹ ਕਰਦੇ ਹਾਂ ਜਾਂ ਕੁੱਝ ਵੀ ਜਦੋਂ ਆਪਾਂ ਉਹਨਾ ਨੇ ਵਰੀ ਵਗੈਰਾ ਬਣਾਨੀ ਏ ਦਾਜ ਵਰੀ ਬਣਾਨੀ ਏ ਤੇ ਨਾਲ ਕੁੜੀ ਨੂੰ ਲੈਕੇ ਜਾਂਦੇ ਨੇ ਜਰੂਰ ਕਿ ਆਪਣੀ ਪਸੰਦ ਦੇ ਬਣਾ ਲਵੇ ਪਹਿਲਾਂ ਹੀ ਗੱਲਾਂ ਮਤਲਬ ਕੇ ਇਹੋ ਜੀਆਂ ਖੋਲ ਲੈਂਦੇ ਨੇ ਕੇ ਇੱਕ ਦੂਜੇ ਨਾਲ ਫ਼ਿਰ ਮੁੜਕੇ ਵਿਆਹ ਚੱਲਦੇ ਵੀ ਨਹੀਂ ਹੈਗੇ ਹਮ ਉਹੀ ਤਾਂ ਹੈ ਨਾ ਤਾਂਹੀ ਤਾਂ ਕਹਿੰਦੇ ਹੁਨੇ ਏ ਵੀ ਪੁਰਾਣੇ ਜਮਾਨੇ ਦੇ ਵਿਆਹ ਬਹੁਤ ਵਧੀਆ ਸੀ ਅੱਜਕਲ ਦੇ ਵਿਆਹ ਤਾਂ ਹੈ ਨਹੀਂ ਕੁੱਝ ਵੀ ਹੁਣ ਤੇ ਬੱਸ ਬੱਸ ਨਾਚ ਟੱਪਣਾ ਬੱਸ ਫ਼ੋਟੋ ਹੀ ਉਹੀ ਨੱਚੀ ਟੱਪੀ ਜਾਂਦੇ ਏ ਉਹ ਸਾਰੀ ਜ਼ਿੰਦਗੀ ਹੋ ਨੱਚੀ ਟੱਪੀ ਜਾਣੇ ਏ ਸਹੀਂ ਗੱਲ ਏ ਨਾਲੋਂ ਆਪ ਨੱਚਦੇ ਟੱਪਦੇ ਨਾਲ ਦੂਜਿਆਂ ਨੂੰ ਨਚਾਦੇ ਟਪਾਦੇ ਨੇ ਸਾਰਿਆਂ ਨੂੰ ਬੱਸ ਹੁਣ ਤਾਂ ਵਿਆਵਾਂ ਦਾ ਕੋਈ ਉਹੋ ਜਾ ਤਾਂਹੀ ਤਾਂ ਮੈਵੀ ਕਹਿੰਦੀ ਪਈ ਹਾਂ ਮੈਂ ਬੱਸ ਅੱਜ ਮੈਂ ਜਾ ਤਾਂ ਰਹੀ ਹਾਂ ਇੱਕ ਦਿਨ ਪਹਿਲਾਂ ਪਰ ਮੈਨੂੰ ਪਤਾ ਏ ਮੇਰਾ ਕਿੰਨਾ ਨੁਕਸ਼ਾਨ ਵੀ ਹੋਣਾ ਏ ਤੇ ਮੇਰਾ ਕਿੰਨਾ time ਵੀ ਖ਼ਰਾਬ ਹੋਣਾ ਏ ਕੇ ਹੈਨਾ ਮੈਂ ਇਹ ਹੀ ਸੋਚਦੀ ਪਈ ਹਾਂ ਹੁਣ ਜਾਵਾ ਤੇ ਘੜੀ ਤੇ ਘੜੀ

ਉਹੀ ਤਾਂ ਕਹਿਣੇ ਹਾਂ ਅੱਜ ਕੱਲ ਤਾਂ ਵਿਆਹ ਇਹ ਹੁੰਦੇ ਨੇ ਕੁੜੀ ਚਲੀ ਗਈ ਤਾਂ ਮੁੰਡੇ ਦਾ ਵਿਆਹ ਹੋ ਗਿਆ ਨਾਲ ਦੀ ਨਾਲ ਸਾਰੇ ਰਿਸ਼ਤੇਦਾਰ ਨਿੱਕਲ ਜਾਂਦੇ ਨੇ

ਹਾਂ ਪਤਾ ਹੀ ਨਹੀਂ ਲੱਗਦਾ ਵਿਆਹ ਹੋਇਆ ਵੀ ਏ ਨਹੀਂ ਹੋਇਆ

ਜਿਹਦੇ ਕੋਲ ਨਹੀਂ ਇੰਨਾ ਪੈਸਾਂ ਹੈਗਾ ਜਿਹੜਾ ਨਹੀਂ ਮਾਰੀ ਜੀ ਬਰ੍ਬਾਰੀ ਦਾ ਉਹਦੇ ਕੋਲ ਤਾਂ ਦੇਖੋ ਉਹਨੂੰ ਤਾਂ ਦੂਰੋ ਹੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁੰਦੀ ਏ ਹੁਣ ਨੇੜੇ ਤਾਂ ਕੋਈ ਵੀ ਖੜਦਾ ਵੀ ਨਹੀਂ ਹੈਗਾ ਟੇਮ ਹੀ ਨਹੀਂ ਹੈਗੇ ਹੁਣ ਤਾਂ ਉਹਨਾ ਲਈ ਤਾਂ ਤਾਂਹੀ ਤਾਂ ਕਹਿੰਦੇ ਏ ਵਿਆਹ ਉਹੀ ਜਿਹੜੇ ਪੁਰਾਣੇ ਜਮਾਨੇ ਦੇ ਵਿਆਹ ਸੀ ਉਹੀ ਵਧੀਆ ਸੀ ਕਿਉਂਕਿ ਪਤਾ ਕਿ ਏ ਜਾਂਕੇ ਨਾ ਮਤਲਬ ਅੱਗੇ ਨਾ ਪਹਿਲੇ ਵਿਆਹ ਹੁੰਦੇ ਹੁੰਦੇ ਸੀ ਜਦੋਂ ਬਰਾਤ ਜਾਣੀ ਏ ਹੈਨਾ ਜਦੋਂ ਬਾਅਦ ਵਿੱਚ ਗਿੱਧਾ ਬਹੁਤ ਪਾਦੀਆਂ ਹੁੰਦੀਆਂ ਸੀ ladies

ਹਾਂਜੀ ਪਹਿਲਾਂ ਵੀ ਮਾਂ ਨਹੀਂ ਸੀ ਪਹਿਲੇ ਕੁੜੀ ਨੂੰ ਵਿਆਉਣ ਵੀ ਜਦੋਂ ਮੁੰਡੇ ਦੇ ਆਪਣਾ ਮੁੰਡੇ ਦੇ ਨਾਲ ਨਹੀਂ ਸੀ ਮਾਂ ਜਾਂਦੀ ਹੁੰਦੀ

ਛਾਂ ਛੱਜ ਤੋਰਨਾ ਬਹੁਤ ਕੁੱਛ ਕਰਦੇ ਹੁੰਦੇ ਸੀ ਜਦ ਤਾਂ ਹੁਣ ਤਾਂ ਮਾਂ ਮਾਂ ਨੇ ਜਾਣਾ ਸਭ ਤੋ ਪਹਿਲਾਂ ਅੱਗੇ ਹੋਕੇ

ਸਹੀਂ ਗੱਲ ਏ ਇੱਦਾਂ ਹੀ ਉਹ ਰਿਹਾ ਹੁਣ ਤੇ ਬੱਸ ਤਾਂਹੀ ਕਹਿੰਦੇ ਏ ਪੁਰਾਣੇ ਜਮਾਨੇ ਦੇ ਵਿਆਹ ਤਾਂ ਬਹੁਤ ਵਧੀਆ ਹੁੰਦੇ ਸੀ ਦਿਲ ਵੀ ਲੱਗਦਾ ਸੀ ਉਥੇ ਮੰਜੇ ਬਿਸਤਰੇ ਇੱਕਠੇ ਕਰਨੇ ਕਿਸੇ ਦੇ ਉਹ ਫ਼ਿਰ ਬਾਅਦ ਵਿੱਚ ਵਿਆਹ ਤੋ ਬਾਅਦ ਫ਼ਿਰ ਹਫਤਾ ਲੱਗ ਜਾਣਾ ਆ ਦੇਖ ਕੇ ਜਾਣੀ ਆ

ਹਾਂਜੀ ਬੱਸ ਇਹੀ ਵੀ ਬਾਅਦ ਵਿੱਚ ਵੀ ਕਿੰਨੇ ਦਿਨ ਚੱਲਦਾ ਰਹਿੰਦਾ ਹੁੰਦਾ ਸੀ ਵਿਆਹ ਪਰ ਹੁਣ ਤੇ ਹੁਣ ਤੇ ਕਿ ਚੱਲਣਾ ਹੁਣ ਤੇ ਬੱਸ ਜਦੇਂ ਅਪਨੋ ਆਪਣੇਂ ਘਰੇ

ਮੈਂ ਹਰਵਿੰਦਰ ਕੌਰ ਬੋਲਦੀ ਹਾਂ

ਪੁੱਛਨਾ ਸੀ ਮੈਂ card ਦੇ ਬਾਰੇ ਪੁੱਛਨਾ ਸੀ ਤੁਹਾਡੇ ਤੋਂ ਮੈਂ ਨਾ card ਲੈਣਾ ਹੈ ਤੇ ਓਹ ਦਾ ਕਿ procedure ਹੈ ਠੀਕ ਹੈ mam ਮੈਂ ਤੁਹਾਨੂੰ ਦੱਸਦੀ ਹਾਂ mam ਮੈਂ ਪਹਿਲਾ ਜਾਨਣਾ ਚਾਹਵਾਂਗੀ

ਹਾਂਜੀ ਮੇਰਾ account ਹੈਗਾ ah saving account ਹੈ ਨਾ ਹਾਂਜੀ ਮੇਰਾ saving account ਚੱਲਦਾ ਤੇ mam ਤੁਹਾਡਾ ਜਿਹੜਾ account ਖੁੱਲਿਆ ਤੁਸੀ ਉਸਦਾ ਮਤਲਬ ਸਾਨੂੰ account

ਕੋਈ debit card ਨਹੀਂ available ਹੋਇਆ ਸੀ account ਦੇ ਨਾਲ ਨਹੀਂ ਸੀ ਮੈਨੂੰ ਕੋਈ card ਨਹੀਂ available ਹੋਇਆ ਬਲਕਿ ਮੈਂ ਆਪਣੇ phone ਦੇ ਨਾਲ ਵੀ connect ਕਰਵਾਨਾ ਹਜੇ ਓਹ ਵੀ ਨਹੀਂ ਹੋਇਆ ਓਹ ਵੀ ਮੈਂ ਆਣਾ ਸੀ ਕਰਾਨ ਤੇ mam ਉਹਨੂੰ ਜਿਹੜਾ phone ਦੇ ਨਾਲ ਕਰਦੇ ਨੇ ਉਸਨੂੰ ਅਸੀਂ net banking ਕਹਿੰਦੇ ਹਾਂ ਕਿ

ah ਆਪਾਂ ਆਪਣੇ ਮਤਲਬ

ਆਪਣੀ ਅਸੀਂ service ਨਹੀਂ use ਕਰ ਸਕਦੇ mam ਵੀ ਨਾ ਤੁਹਾਨੂੰ